single use ਪਲਾਸਟਿਕ ਵੀ ਆਪਣੀ ਖਪਤ ਨੂੰ ਘਟਾ ਕੇ ਊਰਜਾ ਤੇ ਪਾਣੀ ਵੀ ਬੱਚਤ ਕਰਕੇ ਅਤੇ ਜਨਤਕ ਆਵਾਜਾਈ ਅਤੇ ਕਾਰ ਪੁਲਿੰਗ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ ਆਪਾਂ ਬਹੁਤ ਕੁਛ ਕਰ ਸਕਦੇ ਹਾਂ ਇਸਤੋਂ ਇਲਾਵਾ ਵਿਅਕਤੀ ਵਾਤਾਵਰਨ ਸੰਗਠਨਾਂ ਦਾ ਸਮਰਥਨ ਕਰ ਸਕਦੇ ਹਨ ਉਹਨਾਂ ਦੁਆਰਾ ਕਹੀ ਜਾਂਦੀਆਂ ਇਹ ਜਿਹੀਆਂ ਚੀਜਾਂ ਦਾ ਬਾਰੇ ਜਾਗਰੂਕਤਾ ਪੈਦਾ ਕਰ ਸਕਦੇ ਹਾਂ ਵਾਤਾਵਰਨ ਮੁਹਿੰਮਾ ਵਿੱਚ ਹਿੱਸਾ ਲੈ ਸਕਦੇ ਹਾਂ ਅਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਤੇ implementation ਕਰਨ ਦੀ ਲੋੜ ਹੈ ਤਾਂ ਕੀ ਸਰਕਾਰ ਨੂੰ ਬਹੁਤ ਜ਼ਿਆਦਾ ਸਖਤ ਕਾਨੂੰਨ ਬਣਾਏ ਬਿਨਾਂ ਵੀ ਆਪਣੀ ਸਾਰੀ ਵਿਅਕਤੀਆਂ ਨੂੰ ਹੀ individual ਤੌਰ ਤੇ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਜੀ ਜੀ ਇਹ ਗੱਲ ਤਾਂ ਹੈ ਹੀ ਕੀ ਸਾਰੇ individual ਤੌਰ ਤੇ ਲੋਕਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ। ਬਿਲਕੁਲ ਤਾਂਹੀ ਆਪਾਂ ਇਸ ਪ੍ਰਦੂਸ਼ਣ ਤੋਂ ਕੁਛ ਨਿਜਾਤ ਪਾ ਸਕਦੇ ਹਾਂ ਆਸ਼ਾ ਜੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਇੰਡਿਆ ਵਿੱਚ ਕਾਫੀ population ਹੈ ਕੀ ਪ੍ਰਦੂਸ਼ਣ ਦੇ ਵਧਣ ਦਾ ਇੱਕ ਕਾਰਨ

ਬਿਲਕੁਲ ਇਹ ਤਾਂ ਸਭ ਹੀ ਜਾਣਦੇ ਨੇ ਜਿੰਨੀ ਵੱਧ population ਹੋਏਗੀ ਜਿੰਨੇ ਵੱਧ ਵਿਅਕਤੀ ਹੋਣਗੇ ਉਹਨੀ ਵੱਧ ਖਪਤ ਹੋਏਗੀ

ਇਸਦੇ ਲਈ ਆਪਾਂ population ਨੂੰ ਆਪਣੀ ਇੱਕ strength ਦੇ ਰੂਪ ਵਿੱਚ ਵੀ ਵਰਤੋਂ ਕਰ ਸਕਦੇ ਹਾਂ, ਕਿਉਂਕਿ ਆਪਣੇ ਕੋਲ ਵੱਧ population ਹੈ ਇਸ ਲਈ ਵੱਧ ਅਜਿਹੇ ਬੰਦੇ ਹਨ ਜਿਹੜੇ ਕੇ ਨਵੀਂ ਤੋਂ ਨਵੀਂ technology ਨਾਲ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਕੇ ਇਸ ਵਾਤਾਵਰਨ ਮੁਹਿੰਮਾਂ ਨੂੰ ਵਧਾਓ ਚੜਾਕੇ ਹਿੱਸਾ ਲੈ ਸਕਦੇ ਹਨ ਅਤੇ ਦੂਜਿਆਂ ਲਈ ਵੀ ਇੱਕ ਪ੍ਰੇਰਨਾ ਦਾ ਸਰੋਤ ਬਣ ਸਕਦੇ ਹਨ ਜੀ ਜੀ ਕੀ ਤੁਹਾਨੂੰ ਲੱਗਦਾ ਹੈ ਕੀ ਭਾਰਤ ਸਰਕਾਰ ਨੂੰ ਹੋਰ ਕੀ ਕਦਮ ਚੁੱਕਣੇ ਚਾਹੀਦੇ ਹਨ ਜਿਹਦੇ ਨਾਲ ਆਪਣਾ ਇਹ ਪ੍ਰਦੂਸ਼ਣ ਦੀ ਸਮੱਸਿਆ ਥੋੜੀ ਘੱਟ ਹੋ ਸਕੇ, ਵੈਸੇ ਤਾਂ ਤੁਸੀ ਦੱਸਿਆ ਐ ਕੀ ਆਪਣੀ ਸਰਕਾਰ ਕਾਫੀ ਕਦਮ already ਚੱਕ ਰਹੀ ਹੈ ਪਰ ਮੈਂ ਇਹ ਜਾਨਣਾ ਚਾਹੁੰਦੀ ਸੀ ਵੀ ਕੀ ਤੁਹਾਡੇ ਹਿਸਾਬ ਨਾਲ ਹੋਰ ਇਹੋ ਜੇ ਕੀ ਕਦਮ ਹੋ ਸਕਦੇ ਹਨ ਕੀ ਜੀਹਦੇ ਨਾਲ ਇਸ ਸਮੱਸਿਆਂ ਤੋਂ ਆਪਾਂ ਨਿਜਾਤ ਪਾ ਸਕੀਏ। ਜੀ ਜਿਵੇਂ ਕੀ ਦਿੱਲੀ ਸਰਕਾਰ ਵਿੱਚ odd even ਦੀ ਸਕੀਮ ਲਾਗੂ ਕੀਤੀ ਗਈ ਸੀ ਜਿਸ ਦੇ ਨਾਲ ਕਾਰ ਪੁਲਿੰਗ ਦੇ ਵਿੱਚ ਵਾਧਾ ਹੋਇਆ ਅਤੇ ਲੋਕੀ ਇੱਕ ਦੂਜੇ ਨਾਲ ਜਾ ਸਕਦੇ ਹਨ ਜਾਂ ਫਿਰ ਜਨਤਕ ਜੋ ਵੀ ਚੀਜ਼ਾਂ ਜਿਵੇਂ ਬੱਸਾਂ ਵਗੈਰਾ ਦੀ ਸੁਵਿਧਾ ਹੈ ਉਹ ਵਰਤੋਂ ਕਰ ਸਕਦੇ ਹਨ ਇਸ ਨਾਲ ਹਵਾ ਦੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਬਹੁਤ ਫਾਇਦਾ ਹੁੰਦਾ ਹੈ, ਇਹੀ ਸੇਹੇ same ਇਹ ਸਕੀਮ ਹੋਰ ਦੇਸ਼ ਹੋਰ ਸ਼ਹਿਰਾਂ ਵਿੱਚ ਜਾਂ ਜਿੱਥੇ ਬਹੁਤ ਜ਼ਿਆਦਾ ਭੀੜ-ਭਾੜ ਵਾਲੇ ਸ਼ਹਿਰਾਂ ਵਿੱਚ ਇਹ ਕੀਤੀ ਜਾ ਸਕਦੀ ਹੈ, ਇਸਤੋਂ ਇਲਵਾ ਸਰਕਾਰੀ ਦਫਤਰਾਂ ਵਿੱਚ

ਦੇ ਵਿਚ ਯੋਗਦਾਨ ਦਿੱਤਾ ਜਾਣਾ ਚਾਹੀਦਾ ਹੈ

ਜੀ ਪ੍ਰੀਤਿ ਜੀ ਧੰਨਵਾਦ ਜੀ ਵਿੱਚ ਲੂਣ ਪਾਇਆ। ਕਾਲੀਆਂ ਮਿਰਚਾਂ ਪਾਈਆਂ। ਹਰੀਆਂ ਵੀ ਪਾ ਲੈਣੀਆਂ ਤੀਆ। ਨਿੰਬੂ ਹਰੀਆਂ ਮਿਰਚਾਂ ਵੀ ਪਾਣੀਆਂ ਤੀਆ। ਜਿਹੜਾ ਮੈਨੂੰ ਪੀਸਿਆਂ ਪੀਸਾਇਆ ਮਿਲ ਗਿਆ, ਉਹ ਮੈਂ ਪਾ ਤਾ। ਮੈਂ ਵੀ ਬਣਾਈ ਸੀ ਕੱਲ੍ਹ ਚਿੱਟੇ ਛੋਲਿਆਂ ਦੀ ਚਾਟ। ਵਧੀਆ ਬਣਦੀ ਆ। ਮੈਂ ਨਾ ਛੋਲੇ ਅਹ ਪਰਸੋਂ ਛੋਲੇ ਬਣਾਏ ਤੇ ਉਹ ਉਬਲ ਗਏ ਥੋੜੇ ਜਿਆਦਾ। ਤੇ ਕੁਲਚੇ ਬਣਾ ਲੈਂਦੀ ਉਹਦੇ। ਕੁਲਚੇ ਕਿਦੇ ਲਈ, ਨਿਆਣੇ ਤਾਂ ਹੁਣ ਬਾਹਰ ਆ। ਛੋਲੇ ਈ ਖਾ ਲਏ ਅਸੀਂ ਚਾਟ ਬਣਾ ਕੇ। ਅੱਛਾ। ਪਰਸੋਂ ਰਾਤੀਂ ਦੀ ਸਬਜੀ ਸੀ, ਕੱਲ੍ਹ ਦੁਪਹਿਰੇ ਬਣਾਈ ਸੀ। freeze ਚ ਰੱਖਦੇ ਆ ਨਾ ਸਾਰਾ ਪਾਣੀ, freeze ਚ ਉਹ ਹੋ ਜਾਂਦੇ ਆ ਠੰਡੇ ਤੇ ਪਾਣੀ ਵੀ ਉਹਦਾ ਅੱਲਗ ਹੋ ਜਾਂਦਾ। ਫਿਰ ਪਾਇਆ ਪਿਆਜ, ਟਮਾਟਰ, ਹਰੀਆਂ ਮਿਰਚਾਂ ਉਪਰੋਂ ਗਰਮ ਮਸਾਲਾ, ਚਾਟ ਮਸਾਲਾ ਨਿੰਬੂ ਸਭ ਘੋਲ-ਘਾਲ ਕੇ ਖਾ ਗਏ।

ਹੋਰ

ਨੈਨਸੀ ਤੂੰ ਉਹ podcast ਦੇਖਦੀ ਤੂੰ। ਜਿਹੜੀਆਂ ਤੂੰ ਮੇਰੇ ਨਾਲ ਗੱਲਾਂ ਕੀਤੀਆਂ, ਸਾਰੀਆਂ ਉਹਦੇ ਵਿੱਚ ਦੱਸਿਆ ਕਰਦੇ ਥੇ।

ਊ ਹੂ।

ਇਹ ਕੱਲ੍ਹ ਦੱਸਾ ਮੈਂ ਕੀ ਕੀਤਾ, ਇਹ ਨੈਨਸੀ। ਕੱਲ੍ਹ ਦੱਸਾ ਮੈਂ ਕੀ ਕੀਤਾ, ਮੈਂ ਨਾ ਕੱਲ੍ਹ ਇਥੇ ਬੈਠੀ ਸੀ, ਮੇਰੀ ਸਹੇਲੀ ਦਾ phone ਆਇਆ ਮੈਨੂੰ। ਉਹਦੇ ਨਾਲ ਗੱਲ ਕਰਨ ਲੱਗ ਪਈ, ਸਾਹਮਣੇ ਇਹਨਾਂ ਸੋਹਣਾ ਮੁੰਡਾ ਲੰਘਿਆ। ਮੈਂ ਕਿਹਾ ਮੰਮੀ-ਮੰਮੀ ਕਿੰਨਾ ਸੋਹਣਾ ਮੁੰਡਾ ਗਿਆ। ਨੀ ਸਹੇਲੀਏ ਪੱਟੀਏ, ਮੰਮੀ ਨੂੰ ਕਿਆ ਬੋਲੇਗਾ ਅੱਜ ਫੇਰ।

ਚਲ ਚਲ। ਜੇ ਇਦਾਂ ਕਦੇ ਮੈਂ ਆਪਣੀ ਮੰਮੀ ਨੂੰ ਬੋਲਦੀ ਨਾ ਕਿੰਨਾ ਸੋਹਣਾ ਮੁੰਡਾ ਗਿਆ। ਮੇਰੀ ਮਾਂ ਨੇ ਜੁੱਤੀ ਚੁੱਕ ਕੇ ਮਾਰਨੀ ਸੀ ਮੇਰੇ। ਤੂੰ ਮੁੰਡਿਆਂ ਨੂੰ ਦੇਖਿਆ ਕਰਦੀ ਆ। ਗੱਲਾਂ ਅੱਲਗ ਸੁਨਾਉਣੀਆਂ ਸੀਗੀਆਂ। ਇਹਦੇ ਵਿੱਚ ਕਿਆ ਆ, ਮੁੰਡਾ ਤਾਂ ਮੁੰਡਾ ਈ ਆ। ਮੈਂ ਕਿਹਾ ਜਿੱਥੇ ਵੀ ਆ। ਸਾਡੇ ਵੱਲ ਨੀ ਨਾ ਇਦਾਂ ਦੀਆਂ ਝੱਲਦੇ ਪਏ ਗੱਲਾਂ। ਕੋਈ ਨਾ ਤੂੰ ਮੇੇਰੇ ਵੱਲ ਆ ਜਾ। ਤੈਨੂੰ ਮੈਂ ਦਿਖਾਉਂਗੀ। ਇਥੇ ਬੈਠ ਕੇ ਬਾਹਰ ਮੁੰਡੇ ਦੇਖਾ ਕਰਾਂਗੀਆਂ। ਮੈਂ ਦੇਖਦੀ ਨੀ। ਹਾਏ ਮੈਂ ਇਥੇ ਐਵੇਂ ਖੜ੍ਹ ਜਾ। ਬਸ ਕੋਈ ਸੋਹਣਾ ਮੁੰਡਾ ਫੜ ਲਾਂਗੇ ਨਾਲ। ਉਪਰ ਤੋਂ ਉਹਦੇ ਕੋਲ ਹੋਊ ਗੱਡੀ। personality ਆਲਾ ਆਜੇ, ਨਜਾਰੇ। ਕਿਆ ਕਰਨੀ ਗੱਡੀ, ਕਿਆ ਕਰਨੀ personality ਜੇ ਬੰਦਾ ਈ ਨੀ ਅੱਛਾ ਹੋਊਗਾ। ਬਕਵਾਸ ਤੂੰ ਉਹਦਾ ਦੇਖ ਕੇ character certificate ਬਣਾ ਲੂਗੀ ਉਹਦਾ। ਫਿਰ। ਕਿਸੇ ਨੂੰ judge ਨੀ ਕਰਨਾ ਚਾਹੀਦਾ। ਹੁਣ ਉਹ ਕੁੜੀ ਦੇਖਣ ਨੂੰ ਸ਼ਰੀਫ ਲੱਗਦੀ, ਹੈਗੀ ਆ ਇੰਨੀ ਸ਼ਰੀਫ।

ਦੱਸੀ ਨਾ ਕਿਹੜੇ ਮੁੰਡੇ ਛੇੜਦੀ, ਪਹਿਲਾ ਤੂੰ ਮੈਨੂੰ ਦੱਸ।

ਮੈਂ ਦੱਸਾ। ਤੂੰ ਤਾਂ ਮੈਨੂੰ ਸ਼ਰੀਫ ਲੱਗੀ। ਮੈਂ ਅਹ ਮੈਂ ਦੱਸਾ ਤੂੰ ਕਿਹੜੇ ਮੁੰਡੇ ਛੇੜਦੀ।

ਕੌਣ। ਬਾਂਦਰ ਅਹ ਬਾਂਦਰ ਆ ਲੈ ਮੇਰੀ ਅਹ ਆਹ ਲੈ ਮੇਰੀ ਸੁਣ ਅਹ ਸੁਣ ਅਹ ਸੁਣ। ਚਲ ਅਸੀਂ ਵੀ ਕਹਿ ਤਾਂ ਨੈਨਸੀ ਦਾ accident ਹੋ ਗਿਆ। ਮੈਂ ਇਦਾ ਕਰਦੀ ਆ, ਮੈਂ ਉਦਾ ਕਰਦੀ ਆ। ਯੇ ਵੋ ਫਲਾਣਾ ਢਿਮਕਾ, ਪਤਾ ਨੀ ਕਿਆ ਕਿਆ ਬੋਲੇਗਾ ਮੈਂ ਜਿਵੇਂ ਉਹ ਕੀਤਾ ਨਾ ਸਾਰੇ ਡਰਾਮੇ ਕਰਿਆ ਕਰਦਾ ਇਹ। ਪਰ ਤੈਨੂੰ ਪਤਾ ਇਦਾਂ ਦੀਆਂ ਗੱਲਾਂ ਵੀ ਕਿੰਨੀਆਂ ਖੁਸ਼ੀ ਦਿੰਦੀਆਂ ਤੈਨੂੰ ਨੀ ਪਤਾ ਹੋਣਾ। ਈ ਐਵੇਂ ਦੀਆਂ ਗੱਲਾਂ, ਕਿੰਨਾ ਸੱਚਾ ਪਿਆਰ ਏ। ਹੋਰ ਇਹ ਤਾਂ ਅੱਖਾਂ ਤੋਂ ਪੜ੍ਹਦਾ ਪਿਆਰ ਅੰਧਾ ਹੋਤਾ ਹੈ। ਇਹਨੂੰ ਕਿੰਨਾ ਸਮਝਾਇਆ ਤਾਂ ਸੀ। ਮੇਰਾ ਆਸ਼ਿਕ ਪਾਗਲ ਅਵਾਰਾ ਜਿਹੜਾ ਕਿਸਮਤ ਚ ਹੋਊਗਾ, ਉਹ ਤਾਂ ਹੋ ਜਾਣਾ ਹੁੰਦਾ। ਉਹ ਨਾ ਖੁਸ਼ ਹੋਇਆ ਕਰਦੀ ਸੀ ਸੁਣ ਸੁਣ ਕੇ। ਬਸ ਇਹਨੂੰ ਆਪਣੀ ਖੁਸ਼ੀ ਚਾਹੀਦੀ। ਬਾਕੀ ਸਾਰੇ ਭਾੜ ਮੇਂ ਜਾਏ ਨਾ। ਤਾਂ ਕਰਦੀ ਸੀ। ਮੇਰੇ ਤੋਂ ਵੀ ਹੋਇਆ ਕਰਦੀ ਸੀ, ਦੰਦ ਨਿਕਲਿਆ ਕਰਦੇ ਸੀ। ਹਾਂ ਤੂੰ ਕਿਹਾ ਕਰਦੀ ਸੀ ਮੇਰਾ ਚਾਰ ਦਿਨ ਕੀ ਚਾਂਦਨੀ, ਫਿਰ ਅੰਧੇਰੀ ਰਾਤ। ਛੱਡ ਗਿਆ ਨਾ।

ਨਈ ਨਈ ਕੋਈ ਅੰਧੇਰੀ ਰਾਤ ਨੀ ਆਈ ਵੀ। ਤਾਂ ਕਿਆ ਹੋਇਆ ਜੇ ਇਕ ਜਗਾ ਧੋਖਾ ਮਿਲ ਗਿਆ ਬਾਕੀ ਥੋੜੇ ਦਿਨ ਧੋਖੇ ਮਿਲ ਸਕਦੇ।

ਨੈਨਸੀ ਮੈਨੂੰ ਇਕ ਮੁੰਡਾ ਪੁੱਛਿਆ ਕਰਦਾ ਥਾ, ਮੁੰਡਾ ਪੁੱਛਿਆ ਕਰਦਾ ਥਾ, ਮੁੰਡਾ ਆਸਟ੍ਰੇਲੀਆ ਦਾ ਥਾ, ਕਹਿੰਦਾ ਤੇਰਾ ਮੇਰੇ ਬਾਰੇ ਕਿਆ ਖਿਆਲ ਐ। ਮੈਂ ਕਿਹਾ ਮੇਰੇ ਬੜੇ ਨੇਕ ਵਿਚਾਰ ਏ। ਸੁਣ। ਮੈਨੂੰ ਕਹਿੰਦਾ ਤੇਰਾ ਮੇਰੇ ਬਾਰੇ ਕਿਆ ਖਿਆਲ ਐ। ਮੈਂ ਕਿਹਾ ਮੇਰੇ ਬੜੇ ਨੇਕ ਵਿਚਾਰ ਏ। ਮੈਂ ਤੈਨੂੰ ਆਪਣੇ ਖਿਆਲ ਦੱਸ ਨੀ ਸਕਦੀ, ਕਿਦਾਂ ਦੇ ਅਹ ਕਿਦਾਂ ਦੇ ਖਿਆਲ ਆ। ਮੈਨੂੰ ਕਹਿੰਦਾ ਤੂੰ ਕੁੜੀ ਦੇਖ। ਮੈਨੂੰ ਕਹਿੰਦਾ ਤੂੰ ਮੇਰੇ ਵਾਸਤੇ ਕੁੜੀ ਦੇਖ। ਮੇਰਾ ਪਹਿਲਾ ਖਿਆਲ ਤੇਰਾ ਆਇਆ। ਮੈਂ ਕਿਹਾ ਨੈਨਸੀ ਨੂੰ set ਕਰਾ ਦੇਵਾ। ਚਲ ਚਲ ਜਿਹੜਾ ਤੈਨੂੰ ਇਦਾਂ ਬੋਲਦਾ ਹੋਵੇ ਪਰ ਉਹ ਨਾ indirectly ਮੈਨੂੰ ਪੁੱਛਿਆ ਕਰਦਾ ਥਾ, ਸੁਣ ਉਹ ਨਾ ਇਨ ਅਹ ਮਤਲਬ ਬਹਾਨੇ ਨਾਲ ਮੈਨੂੰ ਪੁੱਛਿਆ ਕਰਦਾ ਥਾ, ਜਦੋਂ ਮੈਂ ਕਿਹਾ ਨਾ ਕੋਈ ਨੀ ਮੈਂ ਤੇਰੇ ਵਾਸਤੇ ਕੁੜੀ ਦੇਖ ਦੇਊਂਗੀ। ਕਹਿੰਦਾ ਕੁੜੀ ਛੱਡੋ, ਤੁਹਾਡਾ ਮੇਰੇ ਬਾਰੇ ਕਿਆ ਖਿਆਲ ਆ। ਕਹਿੰਦਾ ਸਭ ਕੁਛ ਸਹੀ ਰਿਹਾ ਤਾਂ ਕਹਿੰਦਾ ਇੱਕ ਦੂਜੇ ਨਾਲ ਰਹਿਣ ਬਸਣ ਕਰਦੇ ਆ, ਜੇ ਸਹੀ ਰਿਹਾ ਤਾਂ ਇਕ ਦੂਜੇ ਨਾਲ ਵਿਆਹ ਕਰਾ ਲੂਗੇ। ਮੈਂ ਕਿਹਾ, ਹਾਏ ਵਿਆਹ। ਸ਼ਰਮ ਆਉਂਦੀ ਆ। ਫਿਰ ਮੈਂ ਅੱਗੋਂ ਤੋਂ ਜਵਾਬ ਪਤਾ ਕਿਆ ਦਿੱਤਾ ਸੁਣ ਸੁਣ ਮੈਨੂੰ ਸ਼ਰਮ ਆ ਗਈ, ਮੈਂ ਸ਼ਰਮ ਕਿਹਾ ਮੈਂ ਕਿਹਾ sorry man ਮੈਂ ਤੈਨੂੰ ਆਪਣੇ ਭਾਈ ਦੀਆਂ ਨਜਰਾਂ ਨਾਲ ਦੇਖਦੀ, ਤੂੰ ਮੈਨੂੰ ਇੰਨੀਆਂ ਗੰਦੀਆਂ ਨਜਰਾਂ ਨਾਲ ਦੇਖਦਾ। ਵਿਚਾਰਾ ਮੈਨੂੰ block ਈ ਮਾਰ ਗਿਆ। ਯਾਰ ਸਾਰਾ ਦਿਨ ਮੈਂ ਆਪਣਾ insta ਤਾਂ by chance ਮੈਂ ਮਤਲਬ bore ਹੁੰਦੀ ਹੋਵਾਂ, ਤਾਂ ਮੈਂ ਇੱਕ-ਅੱਧੇ ਮੁੰਡੇ ਨੂੰ message ਕਰਦੀ ਆ, ਮੁੰਡਾ ਅੱਗੋਂ ਦੀ message ਕਰਕੇ ਇਹੀ ਕਹਿੰਦਾ ਕਿ ਮੇਰੀ girl friend ਬਣ ਜਾ। ਮੈਂ ਹੁਣੀ message ਕਰਨਾ। ਹੁਣ ਜੇ ਮੈਂ ਕਹਿ ਦੇਣਾ ਨਾ ਹਾਂ ਮੈਂ ਤਿਆਰ ਆ, ਉਹ ਮੁੰਡਾ ਨਾਲ ਕਹੂਗਾ, ਹਾਂ ਮੈਂ ਵੀ ਤਿਆਰ ਆ। ਤੂੰ ਮੈਨੂੰ ਕਹੀ। ਚਲ ਮੈਂ ਚਾਅ-ਚਾਅ ਚ screen short ਅਹ screen short ਭੇਜ ਦੇਏਗਾ ਕਿ ਲੈ ਦੇਖ, ਮੈਂ set ਕਰ ਲਿਆ। ਮੰਨਦੀ ਆ ਇਹ ਚੀਜਾਂ, ਇਡਾ ਜਿਗਰਾਂ ਹੈਗਾ ਮੇਰਾ। ਇੱਕ ਨੀ ਦੋ-ਦੋ। ਪਰ ਦੋਨੋਂ ਸਾਡੀ ਰਿਸ਼ਤੇਦਾਰੀ ਚ ਹੋਈਆਂ। ਪਤਾ ਕਿਸੇ ਨੇ ਸਾਡੇ ਚੋਂ ਅਹ ਸਾਡੇ ਚੋਂ ਕਿਸੇ ਨੇ time pass ਸ਼ੁਰੂ ਕਰਤਾ ਨਾ, ਤਾਂ ਜੁੱਤੀਆਂ ਬੜੀਆਂ ਪੈਣੀਆਂ ਫਿਰ। ਹੂੰ।

ਹਾਂ ਹਾਂ ਚਲ-ਚਲ ਠੀਕ ਆ। ਅਹ ਠੀਕ ਆ।

ਠੀਕ ਆ। ਹਾਂ। ਕੀ ਕਰਨ ਦੀ ਮੀਂਹ ਆਉਣ ਦਿਆ ਉੱਤੇ ਮੀਂਹ ਵੇਖਣ ਦੀ ਆਂ। ਮੀਂਹ ਆਉਣ ਦਿਆ ਮਾੜਾ ਮੋਟਾ ਠੰਡਾ ਠੰਡਾ ਮੌਸਮ ਹੋਇਆ। ਅੱਛਾ ਅੱਛਾ ਚਲ ਕੋਈ ਨਹੀਂ।

ਹਮ ਠੀਕ ਆ। ਠੀਕ ਈ ਚਾਹੀਦਾ ਆ ਆਇਆ ਪਿੰਡੋਂ phone ਕਿਥੋਂ ਪਿੰਡੋਂ।

ਠੀਕ ਠਾਕ ਏ ਉਸਦਿਨ ਓਹਦੀ ਸੱਸ ਮਰ ਗਈ ਸੀ ਨਿੱਕੀ ਭੈਣ ਦੀ ਕਹਿੰਦੇ ਕੱਠ ਜਾਣਾ ਮੈਂ ਕਿਹਾ ਮੇਰੇ ਕੋਲੋਂ ਨਹੀਂ ਜਾਇਆ ਜਾਣਾ ਹੋਗਿਆ ਲੰਘ ਗਿਆ ਸ਼ੁੱਕਰਵਾਰ ਦਾ ਜਿੱਦਣ ਰਾਣੀ ਦੀ ਸੱਸ ਦਾ ਹੀ। ਅੱਛਾ ਓਦਣ ਤੇ ਹੁਣ ਕੀਤਾ ਸੀ ਆਹੋ ਤੇ ਕਰਨਾ ਸੀਗਾ ਓਦਣ ਆਹੋ ਮੈਂ ਵੀ ਮੈਂ ਵੀ ਜਾਣਾ ਆਹੋ ਸ਼ੁੱਕਰਵਾਰ ਹੀ ਕੇ ਤੇ ਮੈਂ ਨਾ ਭੈਣਾਂ ਸਾਡੇ ਨਾਲ ਕੀਤੇ ਵਿਚਾਰੇ ਬਥੇਰਾ ਕਰਦੇ ਮੈਂ ਕਿਹਾ ਮੈਂ ਤੇ ਕਦੀ ਵੀ ਨਹੀਂ ਹਾਂ ਕੱਢਣ ਦੇ ਸੀ ਏਡੀ ਵੱਡੀ ਹੈਨਾ ਹੋਰ ਨਹੀਂ ਭੈਣਾ ਉਹ ਬਥੇਰੀ ਕੀਤੇ ਹਾਡੇ ਸਾਡੇ ਵੀ ਕਰਦੇ ਤੇ ਮੈਂ ਤੇ ਕਦੀ ਵੀ ਨਹੀਂ ਛੱਡ ਕੇ ਜਾਂਦੀ ਨਾ ਭੈਣਾ। ਹਾਡੇ ਤੇ ਕਦੀ ਕਿਸੇ ਦੇ ਘਰ ਨਾ ਜਾ ਹੋਰ ਕਦੀ ਕਿਸੇ ਦੇ ਘਰ ਨਾ ਜਾਵੇ ਹਾਡੇ ਘਰ ਵੱਲ ਹੋਣੇ ਚਲ ਜਾਣਾ ਨਾ ਭੈਣਾ ਸਾਨੂੰ ਤੇ ਹੈਰਾਨ ਵਾਲੀ ਗੱਲ ਏ ਚਾਚੇ ਨੇ ਹਾਂ ਹੋਰ ਬੜੀ ਹੈਰਾਨਗੀ ਸੀ ਵਿਚਾਰੇ ਨੂੰ ਹੈਨਾ ਕੀਤੇ ਕਦੀ ਕਰ ਦਿੱਤਾ।

ਹੋਣ ਤੇ ਦਿਆ ਆ ਕੀ ਹੋਣਾ ਆ।

ਮੁੰਡਾ ਕਹਿੰਦੇ ਚਲਾ ਗਿਆ ਕੀਤੇ ਸਹੁਰੇ ਜਾਣਾ

ਕਦੀ ਕਹਿੰਦੀ ਓਹਦੇ ਦਾੜ ਪੀੜ ਹੋਣ ਦੀ ਏ ਨਾਲਿ ਬਲੋਕ ਆ ਕਦੀ ਕਹਿੰਦੀ ਓਹਦੇ ਪੱਥਰੀ ਆ ਕਦੀ ਕਹਿੰਦੀ ਆ ਆ।

ਸਾਰਾ ਕੁਛ ਈ ਕਰਦੇ ਸਾਰਾ ਕੁਛ ਓਹਨੂੰ ਕਰ ਦੇਣਾ ਜਿਸਤਰਾਂ ਕਰਦੀ ਸੀ ਸਾਰਾ ਕੁਛ ਓਹਨੂੰ ਵਿਚਾਰੇ ਨੂੰ ਕਰਦੇਣਾ

ਦੋਵੇਂ ਈ ਆਂਦੇ। ਤੂੰ ਕਹਿਣੀ ਆ ਨਾ ਇੰਨਾ ਝੂਠਾ ਕੋਈ ਹੋ ਨਹੀਂ ਸਕਦਾ।

ਇੱਕ ਨੰਬਰ ਦੇ ਝੂਠੇ ਦੋਵੇਂ ਇੱਕ ਨੰਬਰ ਦੇ। ਹਮ ਮਾਨ ਤੇ ਬਹੁਤੀ ਤੇ ਤੇ ਜਿਹੜੀ ਵੱਡੀ ਕੁੜੀ ਨਾ ਮੈਂ ਨਹੀਂ ਓਹਨੂੰ sister ਮੰਨਦੀ ਓਹਦਾ sister ਵਾਲਾ ਕੀ ਹਾਲ ਆ ਹੈ ਈ ਨਹੀਂ sister ਵਾਲਾ ਓਹਨੇ ਈ ਸਾਰੇ ਪਵਾੜੇ ਪਾਏ ਕਰਜਾ ਲਾ ਲੇਗੀ।

ਜੇ ਕੀਤੇ ਬਰਾਤ ਉਹ ਤੇ ਓਥੋਂ ਆ ਕੇ ਓਥੇ ਚਲ ਗਏ ਆਹੋ ਤੇ ਕੱਲੇ ਗਏ ਸੀ।

ਵਹੁਟੀ ਵੀ ਰੋਂਦੀ ਹੋਣੀ ਆ ਕਿ ਚੰਗਾ ਬਿਮਾਰ ਮੇਰੇ ਪੱਲੇ ਪੈ ਗਿਆ।

ਓਹਦੇ ਨਾਲ ਬਿਮਾਰ ਈ ਤੇ ਕਹਿੰਦੀ ਉਹ

ਹੈ ਕਿਆ।

ਦੁੱਖ ਰਾ ਹੈ ਕਿਆ।

ਹਾਏ ਮੈਂ ਤੇ ਅੱਜ ਈ ਸੁਣਿਆ ਤੇਰੇ ਕੋਲੋਂ।

ਕਾਲੀ ਨੇ ਸਾਨੂੰ ਗੱਲ ਹੁਣ ਦੱਸੀ ਆ ਨਾ ਤੇ ਮਾਂ ਨੇ ਕਹਿਣਾ

ਏਦਾਂ ਦੇ ਇਹਨਾਂ ਦੇ ਸਾਬ ਕਿਤਾਬ ਈ ਝਾਈ ਮੋਟਰ ਸਾਈਕਲ ਲਿਆਂਦਾ ਵਧਾਈ ਦੇ ਝਾਈ ਜੀ ਇਹ ਦੇਖ ਮੈਂ ਨਾ ਅੱਛਾ ਤੇ ਅੱਛਾ ਮੈਂ ਭਾਈ ਸੋਹਰਿਆਂ ਨੇ ਦਿੱਤਾ ਕਹਿੰਦਾ ਸੋਹਰਿਆਂ ਤੋਂ ਲਈ ਤੇ ਚਲ ਕਹਿੰਦਾ ਮੈਂ ਆਪ ਲਿਆਂਦਾ ਵਾ ਤੇ ਮੈਂ ਕਿੰਨੇ ਦਾ ਆਇਆ ਕਹਿੰਦਾ ਨੱਬੇ ਹਜ਼ਾਰ ਦਾ।

ਤੇ ਨੱਬੇ ਹਜ਼ਾਰ ਦਾ।

ਗੱਪ ਵੇਖ ਭੈਣਾ ਤੇ ਲੱਗਾ ਰੱਬ ਕਰਮਾਂ ਚ ਕਰੇ ਮੈਂ ਕਿਹਾ ਅਸੀਂ ਓਹਨੂੰ ਕਿਹਾ ਅੱਛਾ ਹੈਨਾ ਹਾਂ ਅਸੀਂ ਤੇ ਇਹੋ ਕਹਿਣਾ ਹੀ ਮੇਰੇ ਮੂੰਹ ਵੱਲ ਵੇਖੇ।

ਲੈ ਹੁਣ ਹੈਗਾ ਗੁਰਮੀਤ ਮੈਂ ਕਿਹਾ ਤੈਨੂੰ ਮੈਂ ਪੁੱਛਿਆ ਕਿੱਦਾਂ ਲਿਆਂਦਾ ਅੱਛਾ ਤੇ ਨਹੀਂ ਨਹੀਂ। ਲੋਕਾਂ ਨੇ ਗੀਤ ਬਣਾਉਣਾ ਸੀ ਲੋਕਾਂ ਨੇ ਕਹਿਣਾ ਕਿ ਇਹਨਾਂ ਦੀ ਭੈੜੀ ਜੁਬਾਨ ਹੈਨਾ ਹਮ ਮੁੜਕੇ। ਫੇਰ ਕਹਿੰਦੀ ਆ ਕੇ ਮੈਂ ਕਿਹਾ ਚਲ ਠੀਕ ਆ ਮੈਂ ਤੈਨੂੰ ਪੁੱਛਿਆ ਕਿ ਮੋਟਰ ਸਾਈਕਲ ਕਿੱਦਾਂ ਲਿਆਂਦਾ ਜਾਂ ਸੋਹਰਿਆਂ ਨੇ ਦਿੱਤਾ ਜਾਂ ਦਾਜ ਆਇਆ ਤੁਹਾਡੇ

ਐਰੋ ਘਰੇ ਲਿਆਏ। ਹੈਨਾ ਅਲਮਾਰੀ ਵੀ ਲਿਆਂਦੀ ਐਰੋ ਵੀ ਲਿਆਂਦਾ ਅੱਛਾ ਲਿਆਂਦੇ ਤੇ ਲਿਆਂਦੀ ਇਹਨਾਂ ਨੇ। ਮਹਿੰਦਰ ਦੀ ਚਾਚਾ ਪੈਹੇ ਮੰਗਣ ਦੇ ਹੁਣ ਓਹਨਾ ਨੇ ਲਿਆਂਦੀ ਚਾਲੀ ਹਜ਼ਾਰ ਅਠਾਈ ਹਜ਼ਾਰ ਦੀ ਹਾਂ ਆਹੋ ਆਹੋ ਕਹਿਣ ਦੇ ਹੀ ਕਿ ਵੱਡੀ ਲਿਆਂਦੀ ਆ। ਹਾਂ ਹਾਡੇ ਅਕਾਸ਼ ਦੀ ਐੱਲ ਸੀ ਡੀ ਨਾਲੋਂ ਵੱਡੀ। ਅੱਛਾ। ਆਹੋ ਤੇ। ਠੀਕ ਚਲ ਭੈਣਾ ਜੋ ਮਰਜੀ ਲੈ ਆਉਣ ਦੇ। ਆਹੋ ਲਾਉਣ ਦਿਆ ਹੀ। ਤੇ ਹਮ ਤੇ ਪੈਹੇ ਤੈਨੂੰ ਪਤਾ ਕੇ ਦੇਣੇ